ਤੇ ਤੁਹਾਨੂੰ ਉਹੀ ਸਮਾਨ ਉਹੀ material ਉਹੀ design ਤੁਹਾਨੂੰ ਦੁਬਾਰਾ ਤੁਹਾਡੇ ਕੋਲ ਭੁਜੇਗਾ mam exchange ਵਿੱਚ ਵੀ ਮੈਨੂੰ ਪਹਿਲੇ return ਕਰਨਾ ਪਏਗਾ ਹਾਂਜੀ ਇਹ policy ਹੈ ਪਹਿਲੇ ਤੁਸੀਂ ਉਹਨੂੰ return ਕਰੋ return ਦਾ ਪੂਰੀ return ਹੋਜੇਗਾ ਤੁਹਾਡਾ ਅਸੀਂ ਆਪਣੇ ਇੱਥੇ account ਵਿੱਚ return ਦਾ return file ਕਰਾਂਗੇ ਉਸ ਤੋਂ ਬਾਅਦ ਤੁਹਾਡਾ order ਨਵਾ ਆਏਗਾ ਤੇ ਉਹ ਫੇਰ ਤੁਹਾਨੂੰ exchange ਹੋ ਜਾਏਗਾ

return or exchange ਵਿੱਚ ਤਾਂ mam ਥੋੜਾ difference ਹੁੰਦਾ ਹੀ ਹੈ return ਦਾ ਮਤਲਬ ਤਾਂ ਇਹ ਹੋ ਗਿਆ ਨਾ ਕਿ ਮੈਂ ਵਾਪਿਸ ਹੀ ਕਰਤਾ

ਫਿਰ ਨਵਾ ਮਗਾਵਾਂਗੀ ਹੁਣ ਤੁਸੀਂ return ਕਹਿ ਕੇ ਫੇਰ ਕਹਿ ਰਹੇ ਹੋ ਤੁਸੀਂ ਨਵਾ ਲੇਣਾ ਸੀ ਉਹ ਤੁਹਾਡਾ exchange ਹੋਏਗਾ exchange ਦਾ ਤਾਂ ਮਤਲਬ ਉਹੀ ਹੋ ਗਿਆ ਨਾ ਮੈਂ ਜਿਹੜੀ ਚੀਜ ਤੁਹਾਨੂੰ ਭੇਜੀ ਹੈ ਤੁਸੀਂ ਉਸ ਚੀਜ ਨੂੰ ਜੋ ਸੀ ਜੋ actually ਸੀ ਉਹ ਤੁਸੀਂ ਮੈਨੂੰ ਭੇਜ ਰਹੇ ਹੋ ਉਹ

ਹਾਂਜੀ ਨਹੀਂ ਨਹੀਂ ਸਾਡੇ ਇਸ firm ਦੀ policy ਇਹ ਹੈ ਕੀ ਪਹਿਲੇ ਤੁਹਾਡਾ ਜੋ ਤੁਸੀਂ material ਭੇਜ ਰਹੇ ਹੋ

ਹਾਂਜੀ return ਕਰਨ ਤੋਂ ਬਾਅਦ ਤੁਹਾਡਾ suit ਸਾਡੇ return ਦੇ file ਹੋ ਜਾਏਗਾ ਉਹਦੀ cash payment ਤੁਹਾਡੇ ਕੋਲ ਪਹੁੰਚ ਜੇਗੀ ਫੇਰ ਤੁਸੀਂ ਉਹਨੂੰ ਦੁਬਾਰਾ order ਕਰ ਸਕਦੇ ਹੋ ok same material ਮੈਂ ਦੁਬਾਰਾ order

ਹਜੇ ਮੇਰੀ ਫੇਰ return ਦੀ request ਲਵੋ

return ਦਾ process ਕਰੋ ਫੇਰ ਮੇਰਾ ਮਤਲਬ ਮੈਂ ਅੱਜ return ਦੀ request ਪਾਂਦੀ ਹਾਂ ਤੇ ਕੱਲ ਸਵੇਰ ਤੱਕ ਉਹ ਬੰਦਾ ਮੇਰੇ ਕੋਲੋ ਸਮਾਨ ਲੈਣ ਆ ਜਾਏਗਾ ਹਾਂਜੀ ਤੁਸੀਂ request ਅੱਜ ਪਾਕੇ ਆਹ ਮੈਂ ਤੁਹਾਡੀ request complaint ਲਿੱਖ ਲੇੰਦੀ ਹਾਂ ਮੈਂ file ਕਰ ਲੇਣੀ ਹਾਂ ਇੱਥੇ ਤੁਹਾਡੀ return ਦੀ or ਉਹ ਤੁਹਾਡਾ account number ਵੀ ਮੈਂ ਇਹਦੇ ਚ ਪਾਤਾ ID proof ਵੀ ਪਾਤਾ ਤੇ ਮੇਰੇ ਆਹ ਇੱਕ ਮਿੰਟ ਜਰਾ check ਕਰਨ ਦੋ ਮੈਨੂੰ

ਹਾਂਜੀ ਹੋ ਗਿਆ ਅਹ ਤੁਹਾਡਾ return ਹੋ ਗਿਆ return ਮੈਂ file ਕਰਤੀ ਹੈ ਤੇ ਤੁਹਾਡੇ ਕੋਲ ਕੱਲ ਸਵੇਰੇ ਬਾਰਾਂ ਤੋਂ ਇੱਕ ਬੰਦਾ ਪਹੁੰਚ ਜਾਏਗਾ ਅਗਰ ਤੁਸੀਂ ਇਹਨੂੰ ਦੁਬਾਰਾ ਤੁਸੀਂ ਕਿਸੇ customer ਦੇ ਉੱਤੇ ਉਹਨੂੰ ਕੋਈ pressurize ਕਰਕੇ ਆਪਣੀ ਚੀਜ ਵੇਚਣ ਦੇ ਹੱਕ ਵਿੱਚ ਨਹੀਂ ਹਾਂ ਤੁਸੀਂ ਸਾਨੂੰ ਅਗਰ ਤੁਹਾਡਾ ਮੰਨ ਮਨਦਾ ਹੈ ਤੁਹਾਨੂੰ ਵਿਸ਼ਵਾਸ ਬਣਦਾ ਸਾਡੇ ਤੇ ਫਿਰ ਦੁਬਾਰਾ order ਕਰ ਸਕਦੇ ਹੋ

ਮੈਨੂੰ ਤੁਹਾਡੀ ਗਲਾ ਉੱਤੇ ਯਕੀਨ ਆ ਰਿਹਾ ਕਿ ਹਾਂ ਤੁਸੀਂ ਸਾਡੇ ਨਾਲ ਗਲਤ ਨਹੀਂ ਕਰਦੇ madam ਹੋਰ ਇਹ ਵੀ ਤਾਂ ਹੋ ਸਕਦਾ ਹੈ ਕੀ ਤੁਸੀਂ parcel ਜਿਹੜਾ ਭੇਜਿਆ ਹੋਵੇ ਉਹ parcel ਸਹੀ ਹੋਵੇ ਕਿਸੀ ਨੇ ਤੁਹਾਡੀ duplicate ਦੀ packing ਕਰਕੇ ਉਹ parcel ਮੇਰੇ ਤੱਕ ਭਿਜਵਾਇਆ ਹੋਵੇ ਤੁਹਾਡੇ ਨਾਮ ਨੂੰ ਖ਼ਰਾਬ ਕਰਨ ਵਾਸਤੇ may be ਜਦੋਂ ਸਾਡੇ ਕੋਲ parcel return ਹੋਏਗਾ ਇਹ ਸਬ check ਕੀਤਾ ਜਾਏਗਾ ਤੇ ਉਸ ਤੋਂ ਬਾਅਦ ਤੁਹਾਨੂੰ ਨਵਾਂ collectionਤੁਹਾਨੂੰ send ਕਰ ਦਿੱਤੀ ਜਾਏਗੀ

ਇੱਕ ਦਾ time ਹੈ madam ਹੋ ਸਕਦਾ ਕਿ ਉਹ ਇੱਕ ਵਜੇ ਤੱਕ ਨਾ ਪਹੁੰਚ ਸਕੇ

condition ਕੁੱਛ ਵੀ create ਹੋ ਸਕਦੀ ਹੈ by chance ਮੈਨੂੰ ਬਾਰਾਂ ਵਜੇ ਤੋਂ ਇੱਕ ਦੇ ਵਿੱਚ ਵਿੱਚ urgent ਕੋਈ ਕੰਮ ਆ ਗਿਆ mam

ਕਿਸੀ ਆਪਣੇ relative ਨੂੰ ਕਿਸੀ ਪੜੋਸੀ ਨੂੰ ਵੀ ਆਪਣਾ parcel ਦੇ ਸਕਦੇ ਹੋ ਆਪਣੀ ID proof ਦੇ ਨਾਲ ਤੇ ਉਹ ਬੰਦਾ ਤੁਹਾਡੇ ਕੋਲੋ

ਅਸੀਂ ਕਿਸੀ ਨੂੰ ਆਪਣਾ ID proof ਕਿਵੇਂ ਦੇ ਸਕਦੇ ਹਾਂ mam ਮੈਂ just ਇੱਕ ਗੱਲ ਕਰ ਰਹੀਂ ਹਾਂ ਕਿਉਂਕਿ ਮੇਰੇ ਮੈਂ ਮੈਂ ਹੀ ਹੁਣੀ ਹਾਂ by chance ਮੈਨੂੰ ਕੋਈ emergency ਪੈ ਗਈ ਹੈ ਬਾਰਾਂ ਤੋਂ ਇੱਕ ਦੇ ਵਿੱਚ ਅਗਰ ਤੁਹਾਡਾ executive call ਕਰਦਾ or ਆਉਣ ਤੋਂ ਪਹਿਲੇ ਤੇ ਮੈਂ ਅਗਰ ਉਹਨੂੰ ਕਹਿੰਦੀ ਹਾਂ ਕੀ ਮੈਂ ਹਜੇ available ਨਹੀਂ ਹਾਂ ਅਗਰ ਤੁਸੀਂ ਅਹ ਦੋ ਘੰਟੇ ਬਾਅਦ ਆ ਜਾਓ ਮੈਂ ਦੋ ਘੰਟੇ ਬਾਅਦ available ਹੋਵਾਂਗੀ

executive ਆਉਣ ਤੋਂ ਪਹਿਲੇ ਮੈਨੂੰ call ਕਰੇਗਾ ਨਾ ਇੱਕ ਵਾਰੀ ਹਾਂਜੀ ਉਹ ਵੀ ਕਰੇਗਾ ਤੁਹਾਨੂੰ call ਕਰੇਗਾ ਆਉਣ ਤੋਂ ਪਹਿਲਾ call ਕਰੇਗਾ ਤੁਸੀਂ ਉਸ ਨਾਲ ਵੀ ਗੱਲ ਕਰ ਲੇਣਾ ਕਿ ਉਹ ਇੱਕ ਘੰਟੇ ਬਾਅਦ ਦੋ ਘੰਟੇ ਬਾਅਦ ਤੁਹਾਡੇ ਕੋਲ ਆਕੇ ਤੁਹਾਡਾ parcel ਚੁੱਕ ਸਕਦਾ ਹੈ ਆਂ ਹਾਂ mam ਮੈਂ ਇਹੀ ਜਾਨਣਾ ਚਾਹੁੰਦੀ ਸੀ ਕਿ ਅਗਰ ਮੈਨੂੰ call ਕਰਦਾ by chance ਅਗਰ ਮੈਂ available ਨਹੀਂ ਹੁੰਦੀ by chance

ਬਹੁਤ ਘੱਟ chance ਹੈ ਕਿ ਮੈਂ available ਨਾ ਹੋਵਾ ਕਿਉਂਕਿ mam ਵਕਤ ਦਾ ਪਤਾ ਨਹੀਂ ਹੁੰਦਾ ਕਿ ਇੱਕ ਦਮ ਕੋਣ ਕਿਹੜੀ emergency ਆ ਗਈ ਹੈ ਤੇ ਉਹ ਮਤਲਬ ਦੋ ਘੰਟੇ ਬਾਅਦ ਜਾ ਜੋ time ਦਿਆਂਗੀ ਉਸ time ਤੇ ਆ ਜਾਏਗਾ ਨਾ mam ਐਵੇਂ ਤਾਂ ਨਹੀਂ ਨਾ ਮੇਰੇ cancel ਦੀ request cancel ਹੋ ਜਾਏਗੀ ਨਹੀਂ ਨਹੀਂ ਨਹੀਂ but ਅੱਧਾ ਘੰਟਾ ਪਹਿਲੇ ਤੁਹਾਨੂੰ ਉਹ call ਕਰੇਗਾ executive ਤੇ ਤੁਸੀਂ ਉਸ ਨਾਲ ਜਿਸ ਤਰ੍ਹਾਂ ਵੀ ਤੁਹਾਨੂੰ convenience ਹੋਵੇ ਤੁਸੀਂ ਉਸ ਨਾਲ ਗੱਲ ਕਰ ਸਕਦੇ ਹੋ

ਹਾਂਜੀ ਪੂਰਾ focus ਕਰਨਗੇ ਸਾਡੇ ਤੁਹਾਡੇ ਨਾਲ ਠੀਕ ਹੈ mam thank you mam ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ

ਪਰੇਸ਼ਾਨੀ ਸਾਡੇ ਤਰਫ਼ ਤੋਂ ਪਰੇਸ਼ਾਨੀ ਹੋਈ ਉਸ ਲਈ ਤੁਹਾਡੇ ਕੋਲੋ ਅਸੀਂ ਹਾਂ next time ਸਾਡੇ ਨਾਲ ਤੁਸੀਂ ਜਰੂਰ ਗੱਲ ਕਰਲਿਓ

hello ਹਾਂਜੀ mam ਕਿੱਦਾਂ

ਹਾਂਜੀ actually ਮੈਂ ਆਪਾਂ ਅੱਜ health ਬਾਰੇ ਗੱਲ ਕਰਨੀ ਸੀਗੀ write ਹਾਂਜੀ ਹਾਂਜੀ mam ਤੁਹਾਨੂੰ ਪੁੱਛਣਾ ਸੀ

basically ਵਾਤਾਵਰਨ ਦੇ ਨਾਲ ਸਾਡੀਆਂ ਜਿਹੜੀਆਂ eating habits ਹੈਗੀਆਂ ਮੈਂ ਤਾਂ ਉਹਨੂੰ ਜਿੰਮੇਦਾਰ ਜਿਆਦਾ ਸਮਝਾਗੀ ਇੱਕ ਤਾਂ ਸਾਡੇ

ਸਾਡੇ ਕੋਲ ਇੰਨਾ ਕ time shortage ਚੱਲ ਰਿਹਾ ਕੀ ਅਸੀਂ ਉਸ ਚ ਭੱਜ ਦੋੜ ਚ ਲੱਗੇ ਹੋਏ ਆ ਆਪਣੇ ਆਪ time ਕੱਢ ਹੀ ਨੀ ਪਾਂਦੇ ਹੈਗੇ

ਹੁੰਦੇ ਕਿ ਖਾਣਾ ਨੀ ਮਿਲ ਰਿਹਾ ਤੇ ਆਪਾਂ junk food ਦੇ ਵਲ ਨੂੰ ਚੱਲ ਪੈਂਦੇ ਆ options choose ਕ਼ਰ

with health ਦਾ ਤਾਂ ਬਿਲਕੁਲ band ਹੀ ਵੱਜ ਰਿਹਾ ਇਸ ਤਰੀਕੇ ਦੇ ਨਾਲ ਕਹਿ ਸਕਦੇ ਆ

ਬੱਚਿਆ ਦਾ ਸਭ ਤੋਂ ਜਿਆਦਾ ਆ ਉਹਨਾ ਵਾਸਤੇ

games ਸਭ ਤੋਂ ਜਿਆਦਾ ਖਰਾਬ eating habits ਚਲੋ ਹੈ ਈ ਹੈ ਉਨ੍ਹਾਂ ਦੀ ਕੋਈ physical

ਤੇ ਜਿਆਦਾ ਲੱਗੇ ਰਹਿੰਦੇ ਨੇ ਉਹਨਾ ਨੂੰ ਕੋਈ ah video game ਖੇਲਣੇ ਏ ਚੱਲ ਜੋ ਵੀ ਇਹ latest games ਚੱਲਦੀਆਂ ਹੈਗੀਆਂ ਘਰੋ ਬਾਹਰ ਜਾ ਕੇ ਇੱਕ ਦੂਜੇ activity ਕਰਨਾ ਜਿੱਦਾਂ ਪੁਰਾਣੇ ਜਮਾਨੇ ਅਸੀਂ ਕਰਦੇ ਹੁੰਦੇ ਸੀਗੇ

ਘਰੋ ਬਾਹਰ ਜਾ ਕੇ ਦੋੜਾ ਲਗਾਨੀਆਂ ਕੋਟਲਾ ਛਪਾਕੀ ਖੇਡਣਾ ਅੱਜਕਲ ਤਾਂ ਬੱਚਿਆ ਨੂੰ ਕੁੱਝ ਆਂਦਾ ਈ ਨਹੀਂ ਖੇਡਣਾ

ਬਿਲਕੁਲ ਮੈਂ ਬਿਲਕੁਲ agree ਆਂ ਤੁਹਾਡੀ ਇਸ ਗੱਲ ਦੇ ਨਾਲ write

ਸਾਨੂੰ ਕੀ ਆ ah ਜੋ ਹੁਣ health ਇੰਨੇ ਲੋਕੀ ਲੈ ਕੇ conscious ਹੋਏ ਪਏ ਆ aware ਹੋ ਚੁੱਕੇ ਆ gym

ਜਿਹੜਾ ਇੱਕ ਉਨ੍ਹਾਂ ਨੇ ah ਕੀ ਕਹਿੰਦੇ ਹੁੰਦੇ ਆ ਇੱਕ ਇਰਾ start ਹੋਈ ਸਾਰੇ gymnasium ਵਗੈਰਾ ਕਰਦੇ ਆ exercise ਕਰਦੇ even open park gym ਲੱਗ ਚੁੱਕੇ ਆ cycling ਹੋ ਗਈ ਆ cycle ਤਾਂ i think

ਟਾਵਾਂ ਟਾਵਾਂ ਕਿਤੇ ਦੇਖਦੇ ਆ ਜਦੋਂ ਬੰਦਾ cycle

ਤੇ ਤੁਰਿਆ ਆਰਿਆ ਤਾਂ ਹਰ ਬੰਦੇ ਕੋਲ scooty ਏ so ਮਤਲਬ ਇੱਕ

ਜੇਕਰ vehicle ਏ ah ਕੀ ਕਹਿੰਦੇ ਏ minimum scooty ਹਰ ਬੰਦੇ ਕੋਲ ਹੈਗੀ ਹੈਗੀ ਏ smart ਹੁਣ

ਲਵਾਣਾ ਚਾਉਂਦੇ ਏ ਖੁਦ effort ਨਹੀਂ ਕ਼ਰ ਰਿਹਾ ਕੋਈ ਵੀ effort ਨਹੀਂ ਕ਼ਰ ਰਿਹਾ ਵੀ ਮੈਂ ਚੱਲ ਕੇ ਥੋੜਾ ਆਪਣੇ ਦੋ ਕਦਮ ਚੱਲ ਕੇ ਜਾਵਾਂ ਜਿਵੇਂ ਮੇਰਾ ਕੰਮ ਵੀ ਹੋਜੇ ਤੇ ਮੇਰੀ health ਵੀ ਸਹੀ ਰਹੂਗੀ

ਹਾਂਜੀ ਮੈਂ ਕਿਹਾ ਕਿਉ ਨਾ ਇਹ ਕੰਮ ਆਪਣੇ school ਚ start ਕੀਤਾ ਜਾਵੇ ਇਹ ਫੇਰ ਬੈਠੀ ਬੈਠੀ ਨਾ ਮੇਰੀ ਕਲਾਸ ਦਾ ਨਾ ਇੱਕ student ਸੀ

ਇੰਨਾ ਜਿਆਦਾ over ਸੀਗਾ ਮਤਲਬ ਕੀ ਮੈਨੇ

ਉਹਦੇ ਵੱਲ ਦੇਖ ਕੇ shocked ਹੋਈ ਮੈਂ ਉਹਦੇ mummy papa ਨੂੰ school ਬੁਲਾਇਆ ਮੈਂ ਕਿਹਾ ਕੀ ਇਹਦਾ ਕੋਈ treatment ਚੱਲਣਾ ਚਾਹੀਦਾ ਬੱਚੇ ਦਾ ਇੰਨਾ ਜਿਆਦਾ weight ਕਿਉਂ ਹੋ ਰਿਹਾ ਸਿਰਫ ਬਾਰਾਂ ਸਾਲ ਦਾ ਬੱਚਾ

guide ਕੀਤਾ doctor ਕੋਲ ਜਾਉ ਉਹਦਾ health checkup ਕਰਵਾਇਆ even ਸਾਡੇ school ਆਂਦੇ ਆ ਨਾ doctor checkup ਕਰਨ ਲਈ ਬੱਚਿਆ ਦਾ

ਜੇ ਬੈਠਾ ਤਾਂ ਬੈਠਾ ਰਹੇ ਸਾਨੂੰ ਪਰੇਸ਼ਾਨ ਨਾ ਕਰੇ ਕਿਉਂਕਿ ਜਿੰਨੀ

ਬੱਚਾ energy ਮੰਗਦਾ parents ਵੀ ਇੰਨੇ ਕ ah ਦੋੜ ਭੱਜ ਚ ਹੁੰਦੇ ਕੀ ਉਨੀਂ energy ਬੱਚੇ ਨੂੰ ਦੇ ਹੀ ਨਹੀਂ ਪਾਂਦੇ so better

ਖਾਵਤਾ ਜਾਂ ਫੇਰ ਹਾਂ ਵੀ ਘਰੇ ਬੈਠਾ ਰਿਹ ਠੀਕ ਏ ਆਹ ਵਾਲੀਆਂ ਚੀਜਾ ਦੇ ਨਾਲ ਕੀ ਏ ਬੱਚੇ ਦੀ activities automatically ਘੱਟ ਹੀ ਜਾਂਦੀ ਏ

ਜਿਹਨਾ ਦੀਆਂਜਾਂਦੀਆਂ on duty ਉਹਨਾ ਦੀ ਵੀ ਸਭ ਤੋਂ ਵੱਡੀ ਆਹੀ

ਬੱਚਿਆ ਨੂੰ junk food Maggie ਬਣਾ ਦੋ ਜਾਂ pizza order ਕ਼ਰਦੋ

burger ਲੈ ਆਉ ਜਿਹਦੇ ਨਾਲ ਕੀ ਸਾਨੂੰ health ਬਹੁਤ

ਕੀ gym afford ਕ਼ਰ ਪਾਂਦੇ ਨਹੀਂ ਹੈਗਾ ਤਾਂ ਉਹਦੇ ਲਈ ਨਵੀਆ APPS ਵੀ ਆ ਚੁੱਕੀਆ ਨੇ ਤੇ kindly

ਇੱਕ ਉਹਨਾ ਨੇ ਕੱਢ ਦਿੱਤਾ ਹੋਇਆ ਆ ਕੀ ਹਾਂ ਵੀ ਅਗਰ ten thousand steps ਤੁਸੀਂ per day ਚੱਲਦੇ ਓ ਤਾਂ

ਜਿਹੜਾ ਹੈਗਾ ਵਾ fat reduce ਹੁੰਦਾ ਆ ਤੁਹਾਨੂੰ daily ten thousand ਤੱਕ ਚਲਣੇ ਹੀ ਚਾਹੀਦੇ on average

or to be very frank ਮੈਂ ਉਹਦੀ ਖੁਦ ਹੀ ਇੱਕ live example ਹੈਗੀ ਆ ਕੀ ਮੈਂ ਆਪ

tracker ਲਗਾਇਆ ਆਪਣੇ phone ਦੇ ਵਿੱਚ can you imagine

obesity ਦਾ ਸਿਕਾਰ ਹੋ ਰਹੇ ਨੇ all i want ah i can say ਹਨਾ ਮੋਟੇ ਹੁੰਦੇ ਜਾਣਗੇ

generation unhealthy ਹੋਣਗੀਆਂ ਉਹਦੇ ਵਾਸਤੇ

healthy ਸੋਚ ਨੂੰ ਆਪਨਾਣਾ ਬਹੁਤ ਜਰੂਰੀ ਏ

ਅੱਜਕਲ ਅੱਜਕਲ ਦੇ ਜਮਾਨੇ ਦੀ ਕੋਈ ਗੱਲ ਕਰਾ ਨਾ ਹੈਗਾ ਆ ਕੀ ਅੱਜ ਕਿਸੇ ਕੋਲ ਪੈਸਾ ਨਹੀਂ ਹੈਗਾ ਆ gym ਦੀ availability ਨਹੀਂ ਹੈਗੀ ਤੇ ਉਹ ਪਹਿਲਾਂ

ਆਹ ten thousand ਤਾਂ at least ਬੰਦਾ ਤੁਰ ਤਾਂ ਸਕਦਾ ਈ ਏ